ਇੱਥੇ ਛੋਟੇ-ਛੋਟੇ ਪੌਦੇ ਵੀ ਹੈ ਤੇ ਇੱਕ ਵੱਡਾ ਪੌਦਾ ਵੀ ਹੈ ਅਥੇ ਇੱਕ ਪੱਥਰਾਂ ਦਾ ਬਹੁਤ ਵੱਡਾ ਬਿਲਡਿੰਗ --

ਉਹਦੇ ਲਾਗੇ ਇੱਕ ਟਾਈਮ ਪੀਸ ਲੱਗਾ ਹੈ ਤਾ ਉਹਦੇ ਲਾਗੇ ਡਰਾਇਰ ਪਏ ਹੈ ਜਿਹਦੇ ਵਿੱਚ ਬਹੁਤ ਸਮਾਨ ਪਿਆ ਹੈ।

ਇਹ ਇੱਕ ਦੁਕਾਨ ਹੈ ਜਿਸਦਾ ਨਾਮ ਕ੍ਰਿਸ਼ਨਾ ਟਾਈਪ --

ਹੈਗਾ ਵਾ ਵਾਈਟ ਕਲਰ ਦਾ ਤੇ ਉਹ ਵੀ ਬਹੁਤ ਵੱਡਾ ਰੋਡ ਆ ਤੇ ਬਹੁਤ ਵਧੀਆ ਸੋਹਣਾ ਰੋਡ ਵਿਊ --

ਜੋ ਕਿ ਪਿੱਛੇ ਹਨ ਤੇ ਬਹੁਤ ਲੰਬੇ ਹਨ। ਇੱਥੇ ਹਜੇ ਹੋਰ ਗੱਡੀਆਂ ਲੱਗ ਸਕਦੀਆਂ ਹਨ ਤੇ ਮਿੱਟੀ ਦੀ ਗਰਾਉਂਡ ਹੈ।

ਇਹ ਇੱਕ ਬਹੁਤ ਵੱਡਾ ਹਾਲ ਹੈ ਇੱਥੇ ਇੱਕ ਟੇਬਲ ਤਿੰਨ ਸੋਫ਼ੇ ਹੈਂ ਜਿਹੜੇ ਕਿ ਕਾਲੇ ਰੰਗ ਦੇ ਹੈ ਇੱਕ ਵਾਟਰਕੂਲਰ ਹੈ।

ਹਰੇ ਸੰਤਰੀ ਰੰਗ ਦਾ ਹੈ ਇਹਦੇ ਪਿੱਛੇ ਕੁਰਸੀਆਂ ਵੀ ਪਈਆਂ ਹਨ।

ਇਹਨਾਂ ਦੇ ਵਿੱਚ ਡੰਡੇ ਵੀ ਲੱਗੇ ਹਨ।

ਤੇ ਇੱਕ ਬੰਦੇ ਦੇ ਹੱਥ ਲੱਗ ਰਹੇ ਹਨ ਜਿਹੜਾ ਮੱਛੀਆਂ ਵੱਢ ਰਿਹਾ ਹੈ।

ਛੱਤਾਂ ਵੀ ਫਾਈਬਰ ਦੀਆਂ ਹੈ ਇੱਕ ਡੋਰ ਲੱਗਾ ਹੈ ਇੱਕ ਪੌੜੀ ਪਈ ਹੈ ਜਿਹੜੀ ਕਿ ਸਿਲਵਰ ਕਲਰ ਦੀ ਹੈ।

ਸਾਈਡ ਤੇ ਦਰਖਤ ਹਨ ਜਿਹੜੇ ਕਿ ਹਰੇ ਰੰਗ ਦੇ ਹਨ।

ਏ ਇੱਕ ਬਹੁਤ ਵੱਡਾ ਗੋਦਾਮ ਹੈ ਜਿੱਥੇ ਕਿ--

ਲੱਡੂ ਪਏ ਹਨ ਅਗਰ ਬੱਤੀ ਜਲ ਰਹੀ ਹੈ ਤੇ ਮੋਮਬੱਤੀ ਜਲ ਰੀ ਹੈ।